ਮੈਂ ਨੀ ਗਈ ਹਜੇ ਅਸੀਂ ਨੀ ਗਏ

ਹਾਂ ਹੇਮਕੁੰਟ ਸਾਹਿਬ ਤਾਂ ਬਹੁਤ ਵਧੀਆ ਨਜ਼ਾਰੇ ਨੇ ਉੱਥੇ ਤੇ train ਚ ਜਾਓ ਤੇ ਅੱਗੇ ਭਾਵੇਂ ਤੁਸੀਂ ਘੋੜਾ ਕਰਨਾ ਜਾਂ ਪੈਦਲ ਵੀ ਜਾਓਗੇ ਵਾਹਿਗੁਰੂ ਵਾਹਿਗੁਰੂ ਕਰਦੇ ਜਾਓ ਤੇ ਤੁਸੀਂ ਬੜਾ ਅਨੰਦ ਆਉਂਦਾ ਉਸ side ਤੇ ਹਾਂਜੀ ਅਸੀਂ ਮੈਂ ਗਈ ਸੀ ਨਾ ਤੇ ਅਸੀਂ ਗਏ ਸੀ ਦੋ ਹਜ਼ਾਰ ਤੇਰਾਂ ਦੇ ਵਿੱਚ ਤੇ ਪੈਦਲ ਹੀ ਗਏ ਸੀ ਅਸੀਂ ਅੱਛਾ ਅੱਛਾ ਹਾਂ ਅਸੀਂ ਵੀ ਪੈਦਲ ਹੀ ਗਏ ਸੀ

ਉੱਪਰ ਦੀ ਜਿਹੜੀ ਚੜਾਈ ਸੀ ਨਾ ਉਹ ਫੇਰ ਥੋੜੀ ਤਬੀਅਤ ਖਰਾਬ ਹੋਗੀ ਮੇਰੇ husband ਦੀ ਇਹਨਾ ਦੀ ਫੇਰ ਇਹਨਾ ਨੇ ਘੋੜਾ ਕੀਤਾ ਅਸੀਂ ਵੀ ਉਹ ਵੀ ਉਹ ਵੀ ਬੜਾ ਮਜ਼ਾ ਆਇਆ ਉੱਪਰ ਜਾ ਕੇ ਤਾਂ ਬਹੁਤ ਹੀ ਅੱਛਾ ਮਤਲਬ ਇੰਨਾ ਅੱਛਾ nature ਆ ਉੱਥੇ ਕਿ ਉਹ ਸਾਰੀ scenery ਕਿਤੇ ਵੀ ਨਜਰ ਨਹੀਂ ਆਉਂਦੀਆਂ

ਤੇ ਚਲੋ ਵਧੀਆ ਕਦੀ ਤੁਹਾਨੂੰ ਛੁੱਟੀ ਤੁਹਾਨੂੰ ਕਦੀ ਬੱਚਿਆਂ ਦੀ vacations ਹੋਣ ਜਾਂ ਛੁੱਟੀਆਂ ਹੋਣ ਤਾਂ ਹਜੂਰ ਸਾਹਿਬ ਜਰੂਰ ਜਾਣਾ ਹਾਂਜੀ ਜਾਣਾ ਏ ਹਜੂਰ ਸਾਹਿਬ ਵੀ ਨਹੀਂ ਗਈ ਪਟਨਾ ਸਾਹਿਬ ਵੀ ਨੀ ਗਈ ਹੇਮਕੁੰਟ ਗਈ ਹੋਈ ਆਂ ਉਹ ਵੀ ਵਿਆਹ ਤੋਂ ਪਹਿਲੇ ਗਈ ਸੀ ਅਹ

program ਕਦੀ ਸਾਡੇ ਬੱਚਿਆਂ ਦੀ ਤੁਹਡੇ ਦੀ ਛੁੱਟੀਆਂ ਹੋਣ ਤੇ ਕੱਠੇ ਚੱਲੀਏ ਬਹੁਤ enjoy ਹੋਏਗਾ ਰਸਤੇ

ਚਲ ਮੈਂ ਅਸੀਂ ਤਾਂ ਹੁਣ ਇਸ ਵਾਰੀ program ਬਾ ਰਹੇ ਹਾਂ ਕਿ ਜੰਮੂ ਦਾ ਹੀ program ਬਣਾ ਰਹੇ ਹਾਂ ਉੱਧਰ ਜਾਈਏ

ਹਾਂਜੀ ਉਹ tunnel ਹਾਂਜੀ ਬਹੁਤ ਅੱਛੀ ਆ tunnel

ਵੱਡੀ ਏ ਬਹੁਤ ਵਦੀ ਏ ਹਾਂਜੀ ਬਹੁਤ ਵੱਡੀ ਏ ਪੰਦਰਾਂ ਵੀਹ ਮਿੰਟ ਲੱਗ ਜਾਂਦੇ ਨੇ ਨਿਕਲਦੇ ਅੰਦਰੋਂ ਅੱਛਾ ਅੱਛਾ ਫੇਰ tunnel ਦੇ ਅੰਦਰ lighting ਵਗੈਰਾ ਪੂਰੀ ਹੋਏਗੀ ਹਾਂਜੀ proper lighting ਏ ਕੁੱਝ ਉਹ emergency ਉਹ ਬਣੀ ਹੋਈ ਏ lift ਤੇ ਜਿਵੇਂ ਕਿਸੇ ਨੂੰ ਹੁੰਦੀ ਆ ਨਾ problem tunnel ਜਾਂ tunnel ਦੇ ਅੰਦਰ ਕਿਸੇ ਨੂੰ ਸਾਂਹ ਦੀ ਦਿੱਕਤ ਹੁੰਦੀ ਏ ਕੁੱਝ

ਵਗੈਰਾ ਵੀ ਲੱਗੀ ਹੋਈ ਏ ਕਿ ਇੱਕਦਮ ਬੰਦਾ ਉੱਧਰੋਂ ਹੀ ਬਾਹਰ ਨਿਕਾਲ ਦੇਣ ਅੱਛਾ ਅੱਛਾ

ਅਹ ਹੋਰ ਬਹੁਤ ਅੱਛੀ ਬਣੀ ਹੋਈ ਆ ਤੁਸੀਂ ਜਾਣਾ ਦੇਖਣਾ ਅੱਛਾ ਅੱਛਾ ਤੇ ਉਹ ਅਹ ਅਗਰ ਅਸੀਂ tunnel ਚੋਣ ਨਿਕਲੀਏ ਤੇ ਖੁਦ ਤੇ ਨਹੀਂ ਆਏਗਾ ਰਸਤੇ ਚ ਨਹੀਂ ਨਹੀਂ ਉਹ ਨਾ tunnel ਦੂਸਰੀ side ਤੋਂ ਬਣੀ ਹੋਈ ਏ

ਇਸ time ਤੁਸੀਂ ਪਨਤੀ top ਪਤਨੀ top ਤੋਂ ਵਾਪਿਸ ਆਓਗੇ ਨਾ ਫਿਰ ਕੁਦ ਆਏਗਾ

ਤੇ ਫੇਰ ਜੇ ਕੁਦ ਆਏਗਾ ਤੇ ਫੇਰ tunnel ਨੀ ਆਏਗੀ ਸ਼ਾਇਦ ਨਹੀਂ tunnel ਨੀ ਆਏਗੀ ਕਿਉਂਕਿ ਉਹ ਅਲੱਗ ਅਲੱਗ road ਨੇ ਨਾ ਅਲੱਗ ਅਲੱਗ ਨੇ ਬਣੇ ਹੋਏ ਹਾਂਜੀ ਹਾਂਜੀ ਹਾਂਜੀ ਟ ਉੱਧਰ ਵੈਸੇ ਕਸ਼ਮੀਰ ਵੱਲ ਅਹ ਕਸ਼ਮੀਰ ਕਿੰਨੀਂ ਦੁਰ ਪੈ ਜਾਂਦਾ ਉੱਥੋਂ ਦੀ ਕਸ਼ਮੀਰ same ਦੀਦੀ ਜਿੰਨਾ ਜੰਮੂ ਤੋਂ ਜਗਾਧਰੀ ਆ ਨਾ ਉੰਨਾ ਹੀ ਜੰਮੂ ਤੋਂ ਕਸ਼ਮੀਰ ਹੈ ਅੱਛਾ ਇੰਨੀ ਦੁਰ ਹੈਗਾ ਉੱਥੋਂ ਦੀ

ਅੱਛਾ ਗਏ ਓ ਤੁਸੀਂ ਕਦੀ ਨਹੀਂ ਮੈਂ ਹਜੇ ਤੱਕ ਤਾਂ ਗਈ ਨੀ

ਕਸ਼ਮੀਰ ਦੇ ਰਸਤੇ ਵਿੱਚ ਤੇ ਨਹੀਂ ਕਸ਼ਮੀਰ ਹੀ ਏ ਉੱਧਰ ਹੈਗੇ lakes ਨੇ ਉਹ ਪਾਰਕਾਂ ਨੇ

ਹੈਗਾ ਇੱਕ ਅੱਗੇ ਜਾ ਕੇ ਉਹ ਬੜਾ ਅੱਛਾ ਹੈਗਾ ਏ ਅੱਛਾ ਅੱਛਾ

ਅੱਛਾ ਅੱਛਾ ਸ਼੍ਰੀ ਨਗਰ ਵੀ ਰਸਤੇ ਚ ਅੱਛਾ ਹੈ ਉੱਥੋਂ ਦਾ ਹਾਂਜੀ ਹਾਂਜੀ ਉਹ ਤੇ ਕਸ਼ਮੀਰ ਸ਼੍ਰੀ ਨਗਰ ਤੇ ਕੋਲ ਕੋਲ ਥੋੜਾ ਥੋੜਾ ਹੀ ਫਰਕ ਹੈ

ਠੀਕ ਏ or ਇਹ ਜੰਮੂ ਜੰਮੂ enter ਕਰਨ ਤੋਂ ਪਹਿਲੇ ਲਖਨਪੁਰ ਆਉਂਦਾ ਉੱਥੇ ਮੈਂ ਸੁਣਿਆ ਉੱਥੋਂ ਦੀ ਉਹ ਜਿਹੜੇ ਭੱਲੇ ਜੇ ਹੁੰਦੇ ਨੇ ਲੱਡੂ ਉਹ ਬਹੁਤ tasty ਮਿਲਦੇ ਨੇ ਉੱਥੇ ਹਾਂਜੀ ਦਾਲ ਦੇ ਲੱਡੂ ਹੁੰਦੇ ਨੇ

ਲਖਨਪੁਰ ਜੰਮੂ ਤੋਂ ਪਹਿਲੇ ਲਖਨਪੁਰ ਆਉਂਦਾ ਉੱਥੇ ਬਹੁਤ ਹੀ ਵੱਡੀ market ਹੈ ਲੱਡੂਆ ਦੀ ਹਾਂਜੀ ਉਹ ਨਾ ਇਹ ਤੁਸੀਂ ਇੱਥੋਂ ਜਾਓਗੇ ਨਾ ਅਗਰ car ਵਿੱਚ ਪਠਾਨਕੋਟ ਆਏਗਾ ਪਠਾਨਕੋਟ ਤੋਂ ਬਾਅਦ ਲਖਨਪੁਰ ਆਏਗਾ

ਫੇਰ ਉੱਧਰੋਂ ਦੀ ਫੇਰ ਉੱਧਰੋਂ ਅੱਗੇ ਸਾਂਬਾ ਵਗੈਰਾ ਆਏਗਾ ਜੰਮੂ ਆਏਗਾ ਉਹ ਲੱਡੂ ਤੇ ਬਹੁਤ ਅੱਛੇ ਨੇ ਉਹ ਤੇ

ਹਾਂ ਦੇਖੋ ਤੇ ਅਗਰ by car ਗਏ ਤੇ ਫੇਰ ਜਰੂਰ ਖਾਂਵਾਂਗੇ ਤੇ ਅਗਰ train ਤੇ ਗਏ ਤੇ ਉਹ ਤੇ ਫੇਰ ਨਿਕਲ ਜਾਏਗਾ ਫੇਰ

ਹਾਂਜੀ ਹਾਂਜੀ ਚਲੋ ਹੋਰ ਸੁਨਾਓ ਹੋਰ ਕਿੱਥੇ ਕਿੱਥੇ ਘੁੰਮ ਕੇ ਆਏ ਹੋ ਤੁਸੀਂ ਕਿੱਥੇ travel ਕੀਤਾ

ਅੱਛਾ ਮੰਸੂਰੀ ਘੁੰਮ ਆਏ ਓ ਨਹੀਂ ਮੰਸੂਰੀ ਨਹੀਂ ਗਈ ਅੱਛਾ ਅੱਛਾ ਮੰਸੂਰੀ ਵੀ ਬਹੁਤ ਅੱਛੀ ਜਗ੍ਹਾ ਨੇੜੇ ਆ ਉੱਥੇ ਨਜਦੀਕ ਪੈਂਦੀ

ਦੇਖਿਆ ਮੰਸੂਰੀ same ਉਵੇਂ ਆ ਜਿਵੇਂ ਪਤਨੀ top ਕਹਿੰਦੇ ਨੇ ਉਵੇਂ ਕਹਿੰਦੇ ਨੇ ਮੰਸੂਰੀ ਏ

ਬਹੁਤ ਅੱਛਾ ਹੈ ਮੰਸੂਰੀ ਵੀ ਉੱਥੇ ਵੀ ਬੜਾ ਅੱਛਾ ਮਹੋਲ ਹੁੰਦਾ ਹੈ or atmosphere ਵੀ ਬਹੁਤ ਅੱਛਾ ਉੱਥੇ ਐਂ ਠੰਡਾ ਠੰਡਾ ਮੋਸਮ ਹੁੰਦਾ ਉੱਥੇ

ਪਤਨੀ top ਜਾਂਦੇ ਓ ਨਾ ਉੱਧਰ ਵੀ ਬੜਾ ਅੱਛਾ ਮੋਸਮ ਹੁੰਦਾ ਏ ਜਿਵੇਂ ਹੁਣ ਜਾਓਗੇ ਨਾ ਇੱਕ

ਹਾਂਜੀ ਉੱਦਾਂ ਤਾਂ ਹਜੇ ਠੰਡ ਹੈਗੀ ਤੇ ਜਿਵੇਂ ਜੁੰ ਜੁਲਾਈ ਚ ਜਾਓਗੇ ਨਾ ਫੇਰ ਠੰਡਾ ਮੋਸਮ ਹੁੰਦਾ ਠੰਡੀ ਠੰਡੀ ਹਵਾ ਚੱਲਦੀ ਏ

time ਵੀ ਲੱਗਣ ਲੱਗ ਜਾਂਦੀ ਏ ਉੱਧਰ ਅੱਛਾ ਅੱਛਾ ਫੇਰ ਅਸੀਂ ਮਤਲਬ ਥੋੜਾ ਜਾ ਵਾਰਮ stuff ਨਾਲ ਲੈ ਕੇ ਜਾਈਏ ਹਾਂਜੀ ਉਹ ਤੇ ਰੱਖਣਾ ਹੀ ਪੈਂਦਾ ਪਰ ਛੋਟੇ ਬੱਚੇ ਹੋਣ ਫੇਰ ਤੇ ਰੱਖਣਾ ਹੀ ਪੈਂਦਾ ਵੱਡੇ ਤੇ ਫੇਰ ਚਲੋ ਥੋੜਾ ਉਹ ਕਰ ਲੈਂਦੇ ਨੇ ਸਹਿਣ ਉਹ ਪਰ ਛੋਟੇ ਬੱਚੇ ਨੀ ਰਿਹ ਸਕਦੇ ਹਾਂ ਨਹੀਂ ਅਗਰ ਜੇ ਹੋ ਸਕੇ ਤੇ packing ਕਰੀਏ ਤਾਂ ਥੋੜੇ ਨਾ ਵਾਰਮ stuff ਇੱਕ ਇੱਕ ਸਭ ਦਾ ਪਾ ਹੀ ਲੀਏ

ਹਾਂਜੀ ਇੱਕ ਇੱਕ ਰੱਖ ਲਓ ਹਾਂਜੀ ਇੱਕ ਇੱਕ

ਚਲੋ ਠੀਕ ਏ ਤੇ ਹੁਣ ਦੇਖੋ ਬਨਾਨੇ ਆ program ਮੈਂ ਇਹਨਾ ਨੂੰ ਦੱਸਦੀ ਆ ਸਾਰਾ ਮੈਂ ਪੁੱਛਿਆ ਭਾਬੀ ਕੋਲੋਂ

ਕਿਸੇ ਦਿਨ ਬਨਾਨੇ ਆ program ਜਾਂ ਦਾ ਮਤਲਬ ਇਹ ਹੁਣ ਅੱਜਕਲ ਹੀ ਬਣਾਵਾਂਗੇ

ਤਰੀਆਂ ਚ ਜਾਣੇ ਆ ਜਾਂ car ਚ ਜਿਸ ਤਰ੍ਹਾਂ ਵੀ ਹੈ ਚੱਲਣਾ ਤੁਸੀਂ ਨਾਲ ਨਹੀਂ ਮੈਂ ਨੀ ਜਾਣਾ ਹਰਕੀਰਤ ਦੇ ਸਕੂਲ ਲੱਗ ਗਏ ਨੇ ਹੁਣ ਜੂਨ ਜੁਲਾਈ ਚ ਹੀ ਜਾਵਾਂਗੀ

ਹੈਲੋ ਹਾਂ, ਸਤਸ੍ਰੀਕਲ ਜੀ

ਹਾਂ ਜੀ ਹਾਂ ਜੀ ਮੈਂ ਵਧੀਆ ਤੁਸੀਂ ਦੱਸੋ, ਤੁਸੀ ਕਿਵੇਂ ਹੋ

ਹਾਂਜੀ ਹਾਂਜੀ ਬੱਸ ਵਧੀਆ ਵਧੀਆ

ਹਾਂ, ਮੈਂ ਭਿੰਡਰਾ ਵਾਲੇ ਦਾ ਰਸਾਲਾ ਪੜ੍ਹ ਰਿਹਾ ਸਾਂ।

ਮੈਂ ਉਸ ਦਾ ਵਿਸ਼ਾ ਥੋੜ੍ਹਾ ਪੜ੍ਹਿਆ ਸੀ ਅਤੇ ਮੈਨੂੰ ਉਸ ਦਾ ਵਿਸ਼ਾ ਬਹੁਤ ਪਸੰਦ ਆਇਆ ਸੀ ਅਤੇ ਤੁਸੀਂ ਵਿਸਥਾਰ ਨਾਲ ਦੱਸ ਸਕਦੇ ਹੋ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਕੌਣ ਸੀ, ਉਹ ਕਦੋਂ ਪੈਦਾ ਹੋਇਆ ਸੀ? ਹਾਂ, ਹਾਂ, ਮੈਂ ਤੁਹਾਨੂੰ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਮਤਲਬ ਦੱਸਾਂਗਾ ਜੋ ਕਿ

ਮਤਲਬ ਉਹ ਪੰਜਾਬ ਵਿਚ ਮੁੜ ਸੁਰਜੀਤ ਵਾਦੀ ਤੇ ਬਾਗੀ ਲਹਿਰ ਦਾ ਪ੍ਰਤੀਕ ਬਣੇ ਤੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਹਥਿਆਰ ਬੰਦ ਸਾਥੀਆਂ ਨੂੰ ਗੋਲਡਨ ਟੈਂਪਲ ਕੰਪਲੈਕਸ ਤੋਂ ਹਟਾਉਣ ਲਈ operation blue star ਜਿਹੜਾ ਸੀ ਓਹੋ ਸ਼ੁਰੂ ਕੀਤਾ ਤੇ ਉਨ੍ਹਾਂ ਨੇ ਮਤਲਬ ਸਿੱਖਾਂ ਨੂੰ ਜਿਹੜਾ ਸੀ ਉਹ ਸਿੱਖਾਂ ਨੂੰ ਸ਼ੁੱਧ ਹੋਣ ਲਈ ਕਿਹਾ ਸੀ ਤੇ ਉਨ੍ਹਾਂ ਨੇ ਕਿਹਾ ਸੀ ਕਿ ਸ਼ਰਾਬ ਪੀਣਾ ਨਸ਼ੇ ਕਰਨਾ ਧਾਰਮਿਕ ਕੰਮਾਂ ਵਿੱਚ ਲਾਪਰਵਾਹੀ ਤੇ ਸਿੱਖ ਨੌਜੁਆਨਾਂ ਦੇ ਜਿਹੜੇ ਕੇਸ ਕਟਾਉਣੇ ਮਤਲਬ ਕਟਾਉਂਦੇ ਆ ਉਹ ਜਿਹੜੇ ਆ ਉਹ ਬੰਦ ਕਰਨੇ ਚਾਹੀਦੇ ਆ ਤੇ ਮਤਲਬ ਉਨ੍ਹਾਂ ਨੇ ਭਾਰਤ ਦੇ ਸਵਿਧਾਨ ਦੇ ਅਨੁਸ਼ੇਦ ਪੰਜੀਜ ਜਿਹੜੀ ਹੈਗੀ ਹੈ ਤੇ ਉਹ ਸਖਤ ਨਿੰਦਾ ਕੀਤੀ ਹੈ ਓਹਦੀ ਕਿ ਜੇ ਸੰਸਾਰ ਜਿਹੜਾ ਹੈ ਉਹ ਸਿੱਖ ਜੈਨ ਤੇ ਬੋਧੀਆਂ ਨੂੰ ਜਿਹੜਾ ਹੈ ਉਹ ਘੱਟ ਗਿਣਤੀ ਕਿਹਾ ਗਿਆ ਵਾ ਤੇ ਹਿੰਦੂ ਧਰਮ ਦਾ

ਅੱਛਾ

ਤੁਸੀਂ ਮੈਨੂੰ ਦੱਸ ਸਕਦੇ ਹੋ ਜਿਵੇਂ ਭਿੰਡਰਾਂਵਾਲੇ ਧਾਰਮਿਕ ਸਕੂਲ ਦਮਦਮੀ ਟਕਸਾਲ ਦੇ ਅਹ ਕੀ ਸੀਗੇ ਤੇ ਐਨਾਂ ਨੇ ਕੀ ਕੀ ਕੀਤਾ ਹੋਸ਼ਨ ਹਾਂਜੀ ਹਾਂਜੀ ਦੋ ਮਿੰਟਪਾਣੀ ਪੀ ਲਾਂ ਬੜੀ ਪਿਆਸ ਲੱਗੀ ਸੀ ਹਾਂਜੀ ਹਾਂਜੀ ਪੀ ਲਓ ਪਾਣੀ

ਸਕੂਲ ਦਮਦਮੀ ਟਕਸਾਲ ਦੇ ਮੁਖੀ ਸੀ ਤੇ ਪੰਜਾਬ ਦੇ ਵਿਚ ਇੱਕ ਸਾਂਝੇ ਧਾਰਮਿਕ ਸਿਰਲੇਖ ਵਜੋਂ ਮਿਸ਼ਨਰੀ ਸੰਤ ਦੀ ਉਪਾਧੀ ਜਿਹੜੀ ਸੀ ਉਹ ਰੱਖਦੇ ਸੀ ਤੇ ਨਾ ਇਹ ਸਮੇਂ ਦੌਰਾਨ ਭਿੰਡਰਾਂਵਾਲਾ ਜਿਹੜਾ ਸੀ ਉਹ ਸਿੱਖ ਖਾੜਕੂਵਾਦ ਦੇ ਨੇਤਾ ਵਜੋਂ ਵੱਡੇ ਹੋਏ ਤੇ ਸਿੱਖ ਦੇ ਕੌਮ ਦੇ ਕੁਝ ਹਿੱਸਿਆਂ ਦੇ ਵਿਚ ਮੌਜੂਦ ਆਰਥਿਕ ਜਿਹੜੀ ਕਹਿ ਸਕਦੇ ਹਾਂ ਆਰਥਿਕ ਸਮਾਜਿਕ ਤੇ ਰਾਜਨੀਤਿਕ ਸਥਿਤੀਆਂ ਵਿੱਚ ਅਸੰਤੁਸ਼ਟੀ ਸੀ ਤੇ ਭਿੰਡਰਾਂਵਾਲੇ ਨੇ ਇਨ੍ਹਾਂ ਨਾ ਸ਼ਿਕਾਇਤਾਂ ਨੂੰ ਸਿੱਖਾਂ ਪ੍ਰਤੀ ਵਿਤਕਰੇ ਤੇ ਸਿੱਖ ਪਹਿਚਾਣ ਨੂੰ ਕਮਜ਼ੋਰ ਕਰਨ ਵਜੋਂ ਜਿਹੜਾ ਕਿ ਉਹ ਬਿਆਨਿਆ ਸੀ ਤੇ ਭਿੰਡਰਾਂਵਾਲੇ ਦਾ ਵਾਧਾ ਸਿਰਫ ਉਨ੍ਹਾਂ ਦੇ ਜਤਨਾਂ ਦੇ ਨਾਲ ਹੀ ਨਹੀਂ ਹੋਇਆ ਬਲਕਿ ਉੱਨੀ ਸੌ ਸੱਤਰ ਦੇ ਦਹਾਕੇ ਦੇ ਅੰਤ ਵਿੱਚ ਇੰਦਰਾ ਗਾਂਧੀ ਦੀ ਅਹ ਕਾਂਗਰਸ ਪਾਰਟੀ ਨੇ ਭਿੰਡਰਾਂਵਾਲੇ ਨੂੰ ਅਹ ਮਤਲਬ ਉਨ੍ਹਾਂ ਨੇ ਕੀ ਕੀਤਾ ਸੀ ਕਿ ਭਿੰਡਰਾਂਵਾਲੇ ਨੂੰ ਸਿੱਖ ਵੋਟਾਂ ਨੂੰ ਵੰਡਣ ਤੇ ਪੰਜਾਬ ਦੇ ਇਸਦੇ ਮੁਖੀ ਵਿਰੋਧੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਉਨ੍ਹਾਂ ਦਾ ਜਿਹੜਾ ਸੀ ਉਹ ਸਮਰਥਨ ਕੀਤਾ ਸੀ ਤੇ ਕਾਂਗਰਸ ਨੇ ਉੱਨੀ ਸੌ ਅਠਹੱਤਰ ਦੇ ਵਿੱਚ ਸ਼੍ਰੋਮਣੀ ਕਮੇਟੀ ਚੋਣ ਦਾ ਸਮਰਥਨ ਕੀਤਾ ਤੇ ਭਿੰਡਰਾਂਵਾਲਾ ਜਿਹੜਾ ਸੀ ਉਹ ਅਸਲ ਵਿੱਚ ਪਹਿਲਾਂ ਬਹੁਤ ਜਿਆਦਾ ਅਹ ਪ੍ਰਭਾਵਸ਼ਾਲੀ ਨਹੀਂ ਸੀ ਪਰ ਕਾਂਗਰਸ ਦੀਆਂ ਗਤੀਵਿਧੀਆਂ ਨੇ ਉੱਨੀ ਸੌ ਅੱਸੀ ਦੇ ਦਹਾਕੇ ਦੇ ਆਰੰਭ ਵਿੱਚ ਉਸਨੂੰ ਇੱਕ ਵੱਡੇ ਨੇਤਾ ਦੇ ਰੁਤਬੇ ਤੱਕ ਪਹੁੰਚਾਇਆ ਤੇ ਬਾਅਦ ਵਿੱਚ ਇਹ ਹਿਸਾਬ ਗਲਤ ਸਾਬਿਤ ਹੋਇਆ ਤੇ ਕਿਉਂਕਿ ਭਿੰਡਰਾਂਵਾਲਾ ਜਿਹੜਾ ਸੀ ਰਾਜਨੀਤਿਕ ਉੱਦੇਸ਼ ਖੇਤਰ ਦੇ ਜੱਟ ਸਿੱਖਾਂ ਕਿਸਾਨਾਂ ਵਿੱਚ ਜਿਹੜੇ ਸੀ ਉਹ ਪ੍ਰਸਿੱਧ ਹੋ ਗਏ ਸੀ

ਅਨੰਦਪੁਰ ਸਾਹਿਬ ਦੀ ਤੇ ਬੈਠ ਕੇ ਮੰਗਾਂ ਦੀ ਪੂਰਤੀ ਹੈ ਪੂਰਤੀ ਕੀਤੀ ਸੀ ਉਹ ਕੀ ਸੀ ਅੱਛਾ ਇਹ ਨਾ ਪਤਾ ਕੀ ਹੋਇਆ ਸੀ ਮਤਲਬ ਜਦੋਂ ਨਾ ਉੱਨੀ ਸੌ ਬਿਆਸੀ ਦੀਆਂ ਨਾ ਗਰਮੀਆਂ ਦੇ ਵਿਚ ਭਿੰਡਰਾਂਵਾਲੇ ਜਿਹੜੇ ਸੀ ਉਹ ਅਕਾਲੀ ਦਲ ਦੇ ਧਰਮ ਯੁੱਧ ਦਾ ਉਨ੍ਹਾਂ ਨੇ ਮੋਰਚਾ start ਕੀਤਾ ਸੀ ਜਿਹੜਾ ਉੱਦੇਸ਼ ਇਹ ਸੀ ਸਿੱਖਾਂ ਲਈ ਇੱਕ ਖੁਦਮੁਖਤਿਆਰ ਰਾਜ ਇੱਕ ਬਣਾਉਣਾ ਵਾ ਕਿ ਜਿਹੜਾ ਵਾ ਮਤਲਬ ਜਿਦਾਂ ਕਹਿ ਸਕਦੇ ਹਾਂ ਨਾ ਸਿੱਖ ਰਾਜ ਹੁੰਦਾ ਹੈ ਜਿੱਦਾਂ ਹੁਣ ਅੱਜ ਕੱਲ ਖਾਲਿਸਤਾਨ ਨੂੰ ਬੜੀ ਜਿਹੜੀ ਉਹ ਦਿੰਦੇ ਹੈ ਨਾ ਅਹਿਮੀਅਤ

ਹਾਂ ਤੇ ਬਸ ਉਨ੍ਹਾਂ ਨੇ ਇਹ ਕਿਹਾ ਸੀ ਕਿ ਇੱਕ ਖਾਲਿਸਤਾਨ ਬਣਾਉਣਾ ਜਾਣੀ ਕਿ ਖਾਲ ਜਿਹੜਾ ਖਾਲਸੇ ਦਾ ਰਾਜ ਬਣਾਉਣਾ ਵਾ ਕਿ ਸਿੱਖਾਂ ਦਾ ਜਿੱਥੇ ਮਤਲਬ ਕਹਿ ਸਕਦੇ ਆ ਕੇ ਰਾਜ ਹੋਵੇ ਤੇ ਐਦਾਂ ਉਹ ਚਾਹੁੰਦੇ ਸੀ ਜਿੱਥੇ ਕਿ ਸਾਰੇ ਇੱਕ ਝੰਡੇ ਦੇ ਥੱਲੇ ਰਹਿਣ ਤੇ ਮਤਲਬ ਓਹਦੇ ਮੱਤੇ ਦੇ ਅਧਾਰ ਤੇ ਮੰਗਾਂ ਦੀ ਸੂਚੀ ਦੀ ਜਿਹੜੀ ਪੂਰਤੀ ਕੀਤੀ ਤੇ ਹਜ਼ਾਰਾਂ ਲੋਕ ਜਿਹੜੇ ਸੀ ਮਤਲਬ ਇਹ ਮਤਲਬ ਅੰਦੋਲਨ ਵਿੱਚ ਕਹਿ ਸਕਦੇ ਹੋ ਕਿ ਸ਼ਾਮਲ ਹੋਏ ਵੀ ਲਹਿਰ ਦੇ ਵਿੱਚ ਤੇ ਉਨ੍ਹਾਂ ਨੇ ਅਨੰਦਪੁਰ ਦੇ ਮੱਤੇ ਦਾ ਸਹਿਜੋਗ ਕੀਤਾ ਤੇ ਭਿੰਡਰਾਂਵਾਲੇ ਜਿਹੜੇ ਕਿ ਉੱਨੀ ਸੌ ਅੱਸੀ ਦੇ ਮਤਲਬ ਦੌਰਾਨ ਉਨ੍ਹਾਂ ਨੇ ਸਿੱਖ ਖਾੜਕੂਵਾਦ ਲਹਿਰ ਦੀ ਸ਼ੁਰੂਆਤ ਕਰਨ ਲਈ ਅਹ ਜੁੰਮੇਵਾਰ ਹੋਏ ਤੇ ਭਿੰਡਰਾਂਵਾਲੇ ਨੇ ਹਿੰਦੂ ਭਾਈਚਾਰੇ ਦੁਆਰਾ ਸਿੱਖ ਕਦਰਾਂ ਕੀਮਤਾਂ ਉੱਤੇ ਕਥਿਤ ਹਮਲੇ ਬਾਰੇ ਜਿਹੜੀ ਸੀ ਉਹ ਬਿਆਨ ਬਾਜੀ ਦੇ ਪੱਧਰ ਨੂੰ ਉੱਪਰ ਚੁੱਕਿਆ ਤੇ ਉੱਨੀ ਸੌ ਬਿਆਸੀ ਵਿੱਚ ਭਿੰਡਰਾਂਵਾਲਾ ਤੇ ਓਹਦਾ ਜਿਹੜਾ ਹਥਿਆਰ ਬੰਦ ਸਮੂਹ ਸੀ ਉਹ ਹਰਿਮੰਦਰ ਸਾਹਿਬ ਦੇ ਕੰਪਲੈਕਸ ਦੇ ਵਿਚ ਚਲਾ ਗਿਆ ਤੇ ਇਸ ਨੂੰ ਆਪਣਾ ਮੁੱਖ ਦਫਤਰ ਬਣਾਇਆ ਤੇ ਕੰਪਲੈਕਸ ਦੇ ਅੰਦਰੋਂ ਭਿੰਡਰਾਂਵਾਲੇ ਨੇ ਪੰਜਾਬ ਵਿੱਚ ਬਗਾਵਤ ਮੁਹਿੰਮ ਦੀ ਅਗੁਆਈ ਜਿਹੜੀ ਉਹ ਕੀਤੀ ਤੇ ਜੂਨ

ਤਾਂ ਉਨ੍ਹਾਂ ਨੇ ਇੱਕ operation ਚਲਾਇਆ ਜਿਹੜਾ ਨਾਮ ਸੀ ਅਹ blue star ਅਪ੍ਰੇਸ਼ਨ ਤੇ ਅੱਛਾ blue star ਸੀ ਹਾਂਜੀ ਹਾਂਜੀ ਤੇ ਨਾ ਇਹਦੇ ਵਿੱਚ ਉਨ੍ਹਾਂ ਨੇ ਭਿੰਡਰਾਂਵਾਲੇ ਤੋਂ ਉਨ੍ਹਾਂ ਦੇ ਜਿਹੜੇ ਬਾਕੀ ਸਾਥੀ ਸੀ ਉਨ੍ਹਾਂ ਦੀ ਨਾ ਮਤਲਬ ਮੌਤ ਹੋ ਗਯੀ ਸੀ ਤੇ ਇਹ ਭਿੰਡਰਾਂਵਾਲੇ ਜਿਹੜੇ ਭਾਰਤੀ ਇਤਿਹਾਸ ਵਿੱਚ ਇੱਕ ਵਿਵਾਦਪੂਰਨ ਸਖਸ਼ੀਅਤ ਰਿਹਾ ਵਾ ਤੇ ਜਦ ਕਿ ਸਿੱਖਾਂ ਦਾ ਸਰਵੋੱਚ ਸਥਾਈ ਅਧਿਕਾਰ ਅਕਾਲ ਤਖਤ ਜਿਹੜਾ ਸੀ ਓਹਨੂੰ ਸ਼ਹੀਦ ਦੱਸਦਾ ਹੈ ਮਤਲਬ ਬਾਕੀ ਲੋਕ ਤਾਂ ਕਹਿੰਦੇ ਉਨ੍ਹਾਂ ਦੀ ਮੌਤ ਹੋਈ ਹੈ ਪਰ ਜਿਹੜੇ ਖਾਲਸੇ ਦੇ ਲੋਕ ਹੈ ਉਹ ਹਮੇਸ਼ਾਂ ਉਨ੍ਹਾਂ ਦੀ ਇੱਜਤ ਕਰਦੇ ਹੈ ਸਤਿਕਾਰ ਕਰਦੇ ਹੈ ਤੇ ਉਹ ਉਨ੍ਹਾਂ ਨੂੰ ਇਹ ਨਹੀਂ ਕਹਿੰਦੇ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ ਉਹ ਕਹਿੰਦੇ ਕਿ ਉਹ ਸ਼ਹੀਦ ਹੋਏ ਹੈਂ ਤੇ ਸ਼ੀਹਦੀ ਦੀ ਸ਼ਹੀਦ ਦੀ ਉਪਾਧੀ ਦਿੰਦੇ

ਇੱਕ ਮਾਨ ਵਜੋਂ ਤੇ ਮਤਲਬ ਕਈ ਥਾਵਾਂ ਤੇ ਇਹ ਵੀ ਮਤਲਬ ਹੈਗਾ ਹੈ ਕਿ ਕਈ ਲੋਗ ਇਹ ਕਹਿੰਦੇ ਹੈ ਕਿ ਜਿਹੜੇ ਅਹ ਸੰਤ ਜੀ ਉਹ ਨਾ ਅੱਤਵਾਦੀ ਸੀ ਉਨ੍ਹਾਂ ਨੂੰ ਅੱਤਵਾਦੀ ਮੰਨਿਆ ਤੇ ਪਰ ਮਤਲਬ ਮੈਨੂੰ ਜੇ ਮੇਰੇ ਹਿਸਾਬ ਨਾਲ ਮੈਨੂੰ ਤਾਂ ਇੰਝ ਕੁਝ ਵੀ ਨਹੀਂ ਲੱਗਦਾ ਕਿ ਉਹ ਅੱਤਵਾਦੀ ਹੋਣਗੇ ਜਾਂ ਕਿੱਦਾਂ ਹੈ ਤੁਹਾਨੂੰ ਵੈਸੇ ਕੀ ਲੱਗਦਾ ਇਸ ਬਾਰੇ ਕੁਝ

ਤੇ ਜਿਹੜੇ ਸੰਤ ਭਿੰਡਰਾਂਵਾਲੇ ਸੀ ਉਨ੍ਹਾਂ ਨੇ ਆਪਣੀ ਕੌਮ ਨੂੰ ਬਚਾਉਣ ਲਈ ਕਿੰਨਾ ਕੁਝ ਕੀਤਾ ਤੇ ਹਰਮਿੰਦਰ ਸਾਹਿਬ ਤੇ ਜਿਹੜੇ ਹਮਲੇ ਹੋਏ ਸੀ ਸਿੱਖਾਂ ਦੀ ਜਿਹੜੀ ਅਹ ਗੁਰਬਾਣੀ ਦੀ ਤੇ

ਕਈ ਲੋਗ ਕਹਿੰਦੇ ਹੈ ਕਿ ਉਹਨਾਂ ਦੀ ਮੌਤ ਹੋ ਗਈ ਜਿਹੜੇ ਕਹਿੰਦੇ ਹੈਂ ਉਨ੍ਹਾਂ ਦੀ ਮੌਤ ਹੋ ਗਈ ਅੱਤਵਾਦੀ ਸੀ ਉਨ੍ਹਾਂ ਨੂੰ ਸ਼ਾਇਦ ਇਤੀਹਾਸ ਪਤਾ ਹੀ ਨਹੀਂ ਪੂਰਾ ਹਮ ਹਮ ਤੇ ਜਿਹੜੇ ਕਹਿੰਦੇ ਹੈ ਖਾਲਸਾ ਅਹ ਜਿਹੜੇ ਖਾਲਸਾ ਜੀ ਸ਼ਹੀਦ ਹੋ ਗਏ ਹੈ ਨਾ ਹਮ ਹਮ ਹਮ ਤੇ ਉਨ੍ਹਾਂ ਨੂੰ ਪੂਰਾ ਇਤਿਹਾਸ ਪਤਾ ਤੇ ਉਹ ਮੰਨਦੇ ਵੀ ਨੇ ਤੇ ਕਈ ਲੋਕ ਤਾਂ ਉਨ੍ਹਾਂ ਦੀ ਆਪਣਾ ਗੁਰੂ ਮੰਨਦੇ ਨੇ ਓਹਨਾ ਦਾ ਉਹ ਮੰਨਦੇ ਨੇ ਉਹਨਾਂ ਦੀ ਕਾਪੀ ਕਰੋ ਕਰਦੇ ਨੇ ਕਈ ਲੋਕ ਬੱਚਾ ਚਲਾ ਗਿਆ ਸੀ